ਬਹੁਤ ਵਾਤਾਵਰਨ ਵਧੀਆ ਲਾਈਟਾਂ ਬਹੁਤ ਵਧੀਆ ਲੱਗੀਆਂ ਇਹ ਸ਼ੋਰੂਮ ਜਾਓ ਤੇ--

ਪਿੱਛੇ ਤਾਂ ਵੇਖ ਰਹੇ ਔ ਬੋਹਤ ਵਧੀਆ ਐ ਐਥੇ ਦਾ ਵਾਤਾਵਰਨ ਬੋਹਤ ਵਧੀਆ ਐ ਇਹ ਬੋਹਤ ਵਡੀ ਫੈਕਟਰੀ ਹੈ ਐਥੇ ਗੱਦੇ ਬਣਦੇ ਐ।

ਇਹ ਪਿਲਰ ਵਿੱਚ ਖੜੇ ਆ ਆਸੇ ਪਾਸੇ ਬਹੁਤ ਵਧੀਆ ਵਾਤਾਵਰਨ ਬੂਟੇ--

ਇੱਥੇ ਲੋਗ ਜਿਹੜੇ ਐ ਲੱਗੇ ਹੋਏ ਐ ਸਬਜੀਆਂ ਸੁਬਜੀਆਂ ਕੱਟਣ ਪਤੀਲੇ ਪਏ ਐ ਹੋਰ ਟੇਬਲ ਤੇ ਬਹੁਤ ਸਬਜੀਆਂ ਪਈਆਂ ਇੱਥੇ ਦਾ ਵਾਤਾਵਰਣ --

ਜਿਹੜਾ ਪਿੱਛੇ ਦਾ ਵਿਊ ਵੇਖ ਰਹੇ ਓ ਬਹੁਤ ਵਧੀਆ ਐ ਇਥੇ ਦਾ ਵਾਤਾਵਰਨ ਵਧੀਆ ਐ।

ਥੱਲੇ ਕਾਹ ਫੂ ਲੱਗਾ ਹੋਇਆ ਦਰਖਤ ਬਹੁਤ ਵੱਡੇ ਸਫੈਦਿਆਂ ਦੇ ਹੇ।

ਇੱਥ ਦਫ਼ਤਰ ਬਹੁਤ ਵੱਡਾ ਏ ਇੱਥੇ ਕਨੇਡਾ ਇੰਗਲੈਂਡ ਅਮਰੀਕਾ ਜਿਹੜੇ ਮਰਜ਼ੀ ਦੇਸ਼ ਤੁਹੀ ਜਾ --

ਬਹੁਤ ਹੀ ਵਧੀਆ ਹੈ ਵਾਤਾਵਰਣ ਵਧੀਆ ਹੈ ਇਹ ਸ਼ੋਰੂਮ ਬਹੁਤ ਵੱਡਾ ਹੈ ਇੱਥੇ ਮੇਲ ਮੂਲਾ ਲੱਗਾ ਹੋਇਆ ਹੈ ਲੋਗ ਬਹੁਤ ਖੜੇ ਹੈਂ।

ਇਹ ਇੜਾ ਪਿੱਛੇ ਦਾ ਵਿਊ ਬਹੁਤ ਵਧੀਆ ਇਆ ਇਥੇ ਘੈਂਟ ਵਧੀਆ ਕੰਮ ਹੁੰਦੇ ਆ।

ਆਸੇ ਪਾੱਸੇ ਦਰੱਖਤ ਲੱਗੇ ਹੈਂ ਇੱਕ ਬੰਦਾ ਖੜ੍ਹਾ ਹੈ ਲਿਫ਼ਾਫ਼ਾ ਭਰਕੇ ਪਤਾ ਨੀ ਕੀ ਵੇਚਣ ਆਯਾ ਹੈ?

ਇਹ ਇੱਕ ਹੋਟਲ ਹੈ ਹੋਟਲ ਬਹੁਤ ਵਧੀਆ ਏ ਇਥੇ ਦਾ ਵਾਤਾਵਰਨ--

ਇੱਕ ਪਿਕਚਰ ਦਾ ਵਿਊ ਬਹੁਤ ਵਧੀਆ ਹੈ। ਇੱਥੇ ਦਾ ਵਾਤਾਵਰਣ ਬਹੁਤ ਵਧੀਆ ਹੈ। ਹਰਿਆਲੀ ਹੈ।

ਇਹ ਬਹੁਤ ਵੱਡੀ ਕੋਠੀ ਹੈ ਕੋਠੀ ਦੇ ਜਗ ਮਗ ਹੋ ਰਹੀ ਹਨ ਬਾਹਰ ਲੜੀਆਂ ਬੜੀਆਂ ਲੱਗੀਆਂ ਹੋਈਆਂ ਹਨ।

ਐੜਾ ਪਿੱਛੇ ਦਾ ਵਿਊ ਬਹੁਤ ਵਧੀਆ ਵੇਖ ਰਹੇ ਹੋ ਇੱਕ ਦਫਤਰ ਹ ਇੱਕ ਭਾਈ ਬੈਠਾ ਹੋਇਆ ਸਾਹਮਣੇ।

ਹੋਰ ਪੈਲਟ ਦੀ ਟਰੇਨ ਟਰੇਨਿੰਗ ਬਹੁਤ ਹੀ ਵਧੀਆ ਵਾਤਾਵਰਣ ਹ ਸਾਹਮਣੇ।

ਤੇ ਟੇਬਲ ਦੇ ਓੱਤੇ ਲੋਕੀ ਆਪਣੇ ਮੀਟਿੰਗ ਮੁਟਿੰਗ ਕਰਦੇ ਪਏਆ ਇੱਥੇ ਦਾ ਮਾਹੌਲ ਬਹੁਤ ਵਧੀਆ ਹੈ।

ਨਿਆਣੇ ਬੈਠੇ ਹੋਏ ਆ ਕਿਤਾਬਾਂ ਕਤੁਬਾ ਲੈ ਕੇ ਪੜਦੇ ਪਏ ਆ ਇੱਥੇ ਇਕ ਮੈਡਮ ਖੜੀ ਐ ਮੈਡਮ ਨੇ ਹੱਥ ਏ 'ਚ ਪਤਾ ਕੀ ਫੜਿਆ ਹੋਇਆ ਐ।